ਹਾਂ ਤੇ TV ਵਹਿੰਦੇ ਰਹੀਦਾ ਨਾ ਏਦਾਂ ਆਵਾਜ਼ ਹੀ ਕਰਨੀ ਪੈਂਦੀ ਹੈ ਤੇ ਓਦਾਂ TV ਵਹਿੰਦੇ ਰਹਿਣਾ

ਤੇ ਨੀਂਦ ਨੀ ਆਉਂਦੀ ਮੈਂ ਵੀ ਰਾਤੀ ਵੀ ਬੜੀ ਨੇਰੇ ਵਹਿੰਦੇ ਰਹੇ ਅਸੀਂ ਵੀ TV ਮੈਂ ਤੁੰ ਕਹਿਣਾ ਝੂਠ ਮਾਰਨਡੀ ਆ ਰਾਤੀ ਸਾਢੇ ਬਾਰਾਂ ਬੰਦ ਕੀਤਾ ਜਦੋਂ ਮੈਂ ਸੁੱਤੀ ਇੱਕ ਵੱਜ ਗਿਆ।

ਸਵੇਰੇ ਕਿਤੇ ਭੈਣਾ ਮੇਰਾ ਕਿਤੇ ਉੱਠਣ ਨੂੰ ਜੀਅ ਨਾ ਕਰੇ ਮੇਰਾ ਇੱਧਰ ਇਹ ਆਵਾਜ਼ਾਂ ਮਾਰੀ ਗਿਆ ਪੰਜ ਵਜੇ। ਆਹੋ ਏਦਾਂ ਹੀ ਹੁੰਦਾ ਭੈਣਾ ਜੇ ਆਹੋ ਵੀ ਚਾਹ ਬਣਾ ਅਸੀਂ ਜਾਣਾ ਹੈ

ਠੀਕ ਹੈ ਮੈਂ ਕਿਹਾ ਓਦਣ ਕਿੱਥੇ ਗਏ ਤੂੰ ਤੇ ਪ੍ਰਿਆ ਕਿੱਥੇ ਗਈਆਂ ਬੰਦਗੀ ਤੇ ਗਈਆਂ ਸੀ ਓਦਣ ਉੱਥੇ। ਨੀ ਹੈਗੀ ਗੀ ਬੰਟੀ ਹੋਣਾ ਲਾਗੇ ਮੇਰੀ ਮਾਸੀ ਦੀ ਕੁੜੀ

ਉਹਨਾਂ ਬੰਦਗੀ ਉਹਨਾਂ ਜਗ੍ਹਾ ਲਈ ਸੀ ਕਿਤੇ ਉਹਨਾਂ ਬੰਦਗੀ ਕਰਵਾਈ ਸੀਗੀ।

ਬਾਹਰ ਦੀ side ਤੇ ਲਈ ਆ

ਤੇ ਉਹ ਕਹਿੰਦ ਉਹ ਕਹਿੰਦੇ ਵੀ ਆਓ phone ਕੀਤਾ ਸੀ ਕਿੰਨੇ ਦਿਨਾਂ ਦਾ

ਸਵੇਰ ਨੂੰ phone ਕਰੀ ਜਾਣਾ ਆ ਜਾਓ ਚੱਲੀਏ ਆ ਜਾਓ ਆ ਜਾਓ ਤੁਹਾਨੂੰ ਉਡੀਕਣਡੇ ਹਾਂ ਫਿਰ ਇਹ ਕਹਿਣ ਜਾ ਦੋ ਜਾਣੀਆਂ ਚਲੇ ਜਾਓ ਤੁਸੀਂ ਸਾਰੇ ਨਾ ਜਾਇਓ।

ਆਹੋ ਨਾਲੇ ਉਧਰੋਂ ਉਹ ਨਮੂਨਾ ਜਿਹਾ ਨੀ ਆਇਆ ਘਰ।

ਆਹੋ ਓਦਣ ਹੀ ਆਇਆ ਸੀ ਉਹ ਵੀ। ਹਾਂ ਤੇ ਫਿਰ ਅਸੀਂ ਆਖਿਆ ਵੀ ਇਹ ਵੀ ਘਰ ਹੀ ਆ ਇਹਨੂੰ ਵੀ ਰੋਟੀ ਪਾਣੀ ਚਾਹੀਦਾ ਮਗਰੋਂ।

ਹਾਂ ਫਿਰ ਅੰਜੂ ਨੂੰ ਛੱਡ ਗਏ ਹਾਂ ਘਰ ਅਸੀਂ ਤੇ ਅਸੀਂ ਦੋਵੇਂ ਚਲੇ ਗਈਆਂ ਸੀ।

ਹਾਂ ਪੰਮੀ ਦਾ ਘਰ ਵਾਲਾ ਨੀ ਹਜੇ ਆਇਆ ਹਨਾ ਉਹ ਮੂਸਲ ਜਿਹਾ। ਉਹ ਮੂਸਲ ਜਿਹੇ ਨੁੰ ਦਫ਼ਾ ਕਰ ਹਨਾ ਤੂੰ ਨਹੀਂ ਓਦਾਂ ਤਾਂ ਆਇਆ ਨੀ

ਚੰਗੇ ਆ

ਅੰਬਾ ਵੀ ਚਲੇ ਗਿਆ ਉਹਨਾਂ ਦਾ

ਜਾਂਦੀ ਆਣ ਕੇ ਲਾਗੇ ਓਦਾਂ ਨੀ ਕਿਸੇ ਨੂੰ ਬਲਾਉਂਦੀ ਉਹ ਕਹਿ ਦਿੰਦੀ ਕਿਤੇ ਫੜ੍ਹ ਨਾ ਲੈਣ ਮੂਸਲ ਜਿਹੇ ਨੂੰ।

ਆਹੋ ਉਹਨੂੰ ਉਹਦਾ ਫ਼ਿਕਰ ਪਿਆ ਰਹਿੰਦਾ।

ਜਦੋਂ ਫਿਰ ਉਦੋਂ ਉਦੋਂ ਬਾਹਰ ਨਿਕਲਦੀ ਜਦੋਂ ਬਾਹਰ ਨਿਕਲਦਾ ਫਿਰ ਨਿਕਲਦੀ ਉਹ ਵੀ।

ਮਗਰ ਮਗਰ ਲੱਗੀ ਰਹਿੰਦੀ ਉਹਦੇ।

ਤੇ ਜਿੱਡੇ ਜਿੱਡੇ ਇਹ ਨੀ ਓਡੇ ਓਡੇ ਹੀ।

ਤੇ ਚਲੇ ਗਏ ਫ਼ੋ ਫ਼ੋਜ਼ੀ ਬਣਨ।

ਜਾ ਕੇ ਨਾ ਉਹਨੂੰ ਮਿਲੇ ਅਫ਼ਸਰ ਨੂੰ।

ਅਫ਼ਸਰ ਹੱਥ ਜੋੜ ਕੇ ਖਲੋ ਗਿਆ ਉਹਨਾਂ ਦੇ।

ਕਹਿੰਦਾ ਭਰਾਵੋ ਚਲੇ ਜਾਓ ਜਿੱਡੇ ਜਿੱਡੇ ਤੁਸੀਂ ਆਪ ਓਡੇ ਓਡੇ ਅਹ ਜਿਹੜੇ ਫ਼ੋਜ਼ੀ ਹੋਣਾਂ ਮਗਰ ਬੈਗ ਪਾਏ ਹੁੰਦੇ ਆ ਤੇ ਨਾ ਕਹਿੰਦੇ ਆ

ਮੁੜਕੇ ਫਿਰ ਉੱਥੇ ਦੁਕਾਨਾਂ ਖੋਲ ਕੇ ਬਹਿ ਗਏ ਸੀ।

ਉਹ ਫ਼ੋਜ਼ੀਆਂ ਦੇ ਕਹਿੰਦੇ ਅਫ਼ਸਰ ਨੇ ਚੰਗੀ ਬੇਇੱਜਤੀ ਕੀਤੀ ਉਹਨਾਂ ਦੀ।

ਕਹਿੰਦੇ ਜਿੱਡੀ ਜਿੱਡੀ ਤੁਹਾਡੀ height ਹੈ ਇਡੇ ਇਡੇ ਫ਼ੋਜ਼ੀ ਬੈਗ ਲੈ ਕੇ ਤੁਰੇ ਫਿਰਦੇ ਆ

ਜਿਹੜੇ ਮਧਰੇ ਬੰਦੇ ਉਹਨਾਂ ਦੇ ਵੀ ਕੋਈ ਹਾਲ ਨੀ ਆਂ।

ਆਹੋ ਜਵਾਨ ਹੀ ਚਾਹੀਦਾ ਵਾ ਜਵਾਨ ਹੋਵੇ ਫਿਰ ਆ। ਨਾ ਕੋਈ ਫ਼ੋਜ਼ੀ ਨਾ ਕੋਈ ਕੁਛ ਇਸ ਤਰ੍ਹਾਂ ਦੇ ਨੀ ਬਣ ਸਕਦੇ ਹੈਗੇ ਆਹੋ ਆਹੋ ਜਿੱਦਾਂ ਹੁਣ ਕਾਜਲ ਹੈ ਜਵਾਨ ਹਾਂ ਜਿੱਦਾਂ ਕਾਜਲ ਨੀ ਇਸ ਤਰ੍ਹਾਂ ਲੈਂਦੇ ਕੁੜੀਆਂ

ਹੁਣ ਸਾਡੇ ਵੀ ਮੇਰੇ ਭੂਆ ਦਾ ਮੁੰਡਾ ਵੀ ਇੱਕ ਹੈਗਾ ਹੈ ਉਹ ਫ਼ੋਜ਼ੀ, ਉਹ ਵੀ ਬੜਾ ਲੰਮਾ ਜਵਾਨ ਆਂ।

ਆਹੋ ਤੇ ਨਿੱਕਿਆਂ ਨਿੱਕਿਆਂ ਨੂੰ ਥੋੜ੍ਹਾ ਲੈਂਦੇ ਆ

ਇੰਨੇ ਵਾਰ ਕਹਿੰਦੀ ਵੀ ਮੁੰਡਾ ਮੇਰਾ ਜਵਾਨ ਹੋਏ ਤੇ ਫ਼ੋਜ਼ੀ ਬਣੇ

ਉਹ ਸਾਡੇ ਟੱਬਰ ਚ ਕਿੰਨੇ ਹੈ ਜਿਹੜੇ ਮੱਧਰੇ ਰਹਿ ਗਏ ਕਿੰਨੇ ਹੀ

ਹਾਂ ਅੰਜਲੀ ਵੀ ਸਾਡੀ ਮਧਰੀ ਹੈ।

ਉਹਨੂੰ ਤੇ same ਕਹਿੰਦੇ ਦਾਦੀ ਆ ਆਹੋ ਉਹ ਤੇ ਦੇਖੀ ਹੈ ਸਾਰੇ ਕਹਿੰਦੇ ਆ ਏਦਾਂ ਵੀ ਤੂੰ ਤੂੰ ਵੇਖੀ ਸਹੀ same ਅੰਜੂ ਉਹੀ ਚੀਜ਼ ਹੈ

ਤੇ ਕਹਿੰਦੀ ਮੈਨੂੰ ਉੱਥੇ ਕਰਦੇ ਆ ਨਾ ਆ ਗਈ ਆ ਗਈ

ਕਹਿੰਦੀ ਮੈਂ ਕਿਹਾ ਕੀ ਕਰਦੇ ਮੈਨੂੰ। ਉੱਥੋਂ ਦਾ ਹੋਣਾ ਨਾ ਉਹਦਾ ਨਾਂ ਹਨਾ

ਤੇ ਕਹਿੰਦੀ ਮੈਨੂੰ ਕਹਿੰਦੇ ਤੁੰ ਤੇ ਹੈ ਨਿਰੀ ਸਿੰਦੋਂ ਆਂ।

ਹੋਰ ਸੁਣਾ

ਹੋਰ ਫਿਰ ਸੁਣਾ

ਹੋਰ ਸੁਣਾ ਕੀ

ਹੋਰ ਫਿਰ ਸੁਣਾ

ਚੰਗਾ ਚੰਗਾ। ਨਕਲਾਂ, ਪੰਜਾਬੀ ਸੱਭਿਆਚਾਰ ਦੇ ਵਿੱਚ ਲੋਕ ਨਾਟਕ ਭਾਵ ਪੈਦਾ ਕਰਦੀਆਂ ਹਨ। ਇੱਕ ਅਜਿਹੀ ਨਾਟਕੀ ਅਹ ਵਿਧੀ ਹੈ ਜਿਸਨੇ ਹੋਰ ਮੰਗ ਕਾਰਨ

ਦਰ ਪੀੜ੍ਹੀ ਅੱਗੇ ਤੁਰੀਆਂ ਆ ਰਹੀਆਂ ਪਰੰਤੂ ਇਹਨਾਂ ਉੱਪਰ ਖੋਜ ਕਰਨ ਵਾਲੇ ਕੁੱਝ ਖੋਜਕਾਰੀਆਂ ਨੇ ਇਹਨਾਂ ਦੀ ਕਲਮਬੰਦੀ ਵੀ ਕੀਤੀ ਹੋਈ ਹੈ। ਲੋਕ ਇਹਨਾਂ ਦੇ ਪ੍ਰਤੀ ਕੁੱਝ ਨਾ ਕੁੱਝ ਭਾਵ ਹੀ ਰੱਖਦੇ ਹਨ ਉਹ ਨਕਲ ਮੌਖਿਕ ਰੂਪ ਦੇ ਵਿੱਚ ਵੀ ਉਸਤਾਦੀ ਹੀ ਹੁੰਦੀਆਂ ਹਨ ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲਚੀ ਕਿਹਾ ਜਾਂਦਾ ਹੈ। ਅਤੇ ਭੰਡ ਦੋ ਖਾਸ ਜਾਤਾਂ ਹਨ। ਜਿਸਨੂੰ ਲੋੜ ਤੋਂ ਵੱਧ ਗੱਲ ਸੁਝਦੀ ਹੋਵੇ ਇਸਨੂੰ ਲਫ਼ਜੀ ਅਰਥ ਦੇ ਵਿੱਚ ਮਰਾਸੀ ਅਹ ਮਰਾਸੀ ਕਿਹਾ ਜਾਂਦਾ ਹੈ ਜਿਹਦਾ ਮਤਲਬ ਵਿਰਾਸਤ ਦੇ ਹੱਕ ਦਾ ਜਿੰਮੇਦਾਰ ਹੋਵੇ ਮਰਾਸੀ ਜਿਵੇਂ ਕਿ ਉਹਨਾਂ ਦਾ ਰਿਵਾਜ਼ ਹੈ। ਆਪਣੇ-ਆਪਣੇ ਰਿਵਾਜ਼ ਹੁੰਦੇ ਹਨ। ਸਾਡੇ ਹਿੰਦੁਸਤਾਨ ਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਜਿਵੇਂ ਕਿ ਸਿੱਖ, ਹਿੰਦੂ, ਮੁਸਲਮਾਨ ਤੇ ਇਸਾਈ ਸਾਨੂੰ ਸਭ ਦੇ ਧਰਮਾਂ ਦੀ ਆਦਰ-ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਆਪਣੇ ਧਰਮ ਨੂੰ ਇੱਜਤ ਦਿੰਦੇ ਹਾਂ ਉਵੇਂ ਹੀ ਸਭ ਦੇ ਧਰਮ ਨੂੰ ਸਾਨੂੰ ਇੱਜਤ ਦੇਣੀ ਚਾਹੀਦੀ ਹੈ। ਸਾਡੇ ਪਰਿਵਾਰ, ਵੱਡੇ ਬਜ਼ੁਰਗ ਸਾਨੂੰ ਇਹੀ ਸਿਖਾਉਂਦੇ ਹਨ ਕਿ ਸਭ ਦੇ ਧਰਮ ਦੀ ਇੱਜਤ ਕਰੋ, ਪਾਲਣਾ ਕਰੋ ਤੇ ਕਿਸੇ ਦੀ ਬੇਅਦਬੀ ਨਾ ਕਰੋ ਸਭ ਆਪਣੇ-ਆਪਣੇ ਧਰਮ ਦੇ ਵਿੱਚ ਵੱਖ ਹੀ ਹੁੰਦੇ ਹਨ ਸਭ ਦਾ ਧਰਮ, ਖਾਣ-ਪੀਣ, ਰਹਿਣ-ਸਹਿਣ, ਖਾਣ-ਪਾਣ ਸਭ ਵੱਖਰਾ-ਵੱਖਰਾ ਹੁੰਦਾ ਹੈ ਤੇ ਸਾਨੂੰ ਸਭ ਤੋਂ ਕੁੱਝ ਨਾ ਕੁੱਝ ਕਿਸੇ ਪ੍ਰਤੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਇਹ ਸਿੱਖਿਆ ਸਾਨੂੰ ਆਪਣੇ ਜੀਵਨ ਦੇ ਵਿੱਚ ਵੀ ਪਾਲਣਾ ਕਰਨੀ ਚਾਹੀਦੀ ਹੈ ਇਹਨਾਂ ਦੀ। ਨਕਲਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਪਰ ਮੁੱਖ ਤੌਰ ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਰੂ-ਬਹੂ ਸਾਂਗਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ। ਰੂਪ ਪੱਖੋਂ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ - ਨਿੱਕੀਆਂ ਨਕਲਾਂ ਅਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ ਜਿਸ ਤੇ ਹਾਸਾ ਪੈਦਾ ਹੁੰਦਾ ਹੈ। ਇਸ ਵਿੱਚ ਇੱਕ ਝਾਕੀ ਵਿੱਚ ਇੱਕ ਹਾਸ-ਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤੱਕ ਦਾ ਹੁੰਦਾ ਹੈ। ਇਸ ਦਾ ਅਰੰਭ ਸਧਾਰਨ ਗੱਲ-ਬਾਤ ਤੋਂ ਹੁੰਦਾ ਹੈ ਮੱਧ ਵਿੱਚ ਲਟਕਾਅ ਤੇ ਅੰਤ ਪਟਾਕੇ ਵਾਂਗ ਫਟਦਾ ਹੈ। ਨਿੱਕੀਆਂ ਨਕਲਾਂ ਨੂੰ ਜਿੱਥੇ ਦੋ ਹੀ ਕਲਾਕਾਰ ਖੇਡਦੇ ਹਨ ਉੱਥੇ ਲੰਮੀ ਨਕਲ ਖੇਡਣ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ। ਇਸ ਵਿੱਚ ਦਸ-ਪੰਦਰਾਂ ਪਾਤਰ ਹੁੰਦੇ ਹਨ। ਲੰਮੀ ਨਕਲ ਵਿੱਚ

ਪੂਰੀ ਟੋਲੀ ਦੀ ਲੋੜ ਹੁੰਦੀ ਹੈ ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਰੰਗਾ ਹੁੰਦਾ ਹੈ ਤੇ ਦੂਜਾ ਬਿਗਲਾ। ਰੰਗਾ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ। ਇਹਨਾਂ ਦੇ ਹੋਂਦ ਅਹ ਹੋਂਦ ਬਾਰੇ ਇੱਕ ਕਹਾਣੀ ਬਾਰੇ ਕਿਸੇ ਪਿੰਡ ਦੇ ਵਿੱਚ ਰੀ ਆਹ ਰੰਗ ਨਾਸੀ ਅਹ ਨਾਮੀਂ ਦਿੰਦੇ ਹਨ ਜਿਹੜਾ ਸਾਜ-ਸੰਗੀਤ ਦਾ ਬਹੁਤ ਮਾਹਿਰ ਸੀ ਉਹੋ ਕਿੱਸੇ ਕਹਾਣੀਆਂ ਗਾ ਕੇ ਸੁਣਾਉਂਦਾ ਹੈ ਤੇ ਉਸਦੀ ਆਵਾਜ ਇੰਨੀ ਸੁਰੀਲੀ ਸੀ ਕਿ ਉਹੋ ਜਿੱਥੇ ਵੀ ਗਾਂਦਾ ਸੈਂਕੜੇ ਲੋਕ ਇਕੱਠੇ ਹੋ ਜਾਂਦੇ ਇਸਦਾ ਇੱਕ ਮਿੱਤਰ ਸੀ ਜੋ ਬੜਾ ਹੱਸਮੁੱਖ ਸੀ ਪਰ ਉਹ ਆਹ ਗਾਉਣਾ ਨਹੀਂ ਸੀ ਜਾਣਦਾ ਜਦੋਂ ਰੰਗੂ ਹੱਥ ਕੱਢਣ ਗਏ ਤਾਂ ਉਹੋ ਮੂੰਹ ਵਿਗਾੜ ਕੇ ਉਸਦੀ ਨਕਲ ਕਰਦਾ ਸੀ ਤਾਂ ਲੋਕ ਬਹੁਤ ਹੀ ਹੱਸਦੇ ਸਨ ਉਸਦੇ ਵਿਗੜਨ ਮੂੰਹ ਤੇ ਲੋਕ ਉਸਨੂੰ ਵਿਗੜਮ ਕਹਿਣ ਲੱਗ ਪਏ ਤੇ ਹੌਲੀ ਹੌਲੀ ਬੋਲੀ ਵਿਗੜੇ ਦੇ ਵਿੱਚ ਬਦਲ ਗਿਆ ਇੱਕ ਪ੍ਰਕਾਰ ਦਾ ਹੁੰਦਾ ਸੀ ਜਿਸ ਦੇ ਹੱਥ ਚ ਹੁੰਦਾ ਸੀ। ਬਹੁਤਾ ਸਿਆਣਾ ਨਿਕਲਿਆ ਰੰਗ ਦਾ ਕਰਦਾ ਹੈ ਦੇ ਵਿੱਚ ਹੁੰਦੀਆਂ ਹਨ ਜਿਸ ਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ ਇਸ ਤੋਂ ਇਲਾਵਾ ਕੁੱਝ ਹੋਰ ਅਦਾਕਾਰ ਵੀ ਹੁੰਦੇ ਹਨ ਜਿੰਨ੍ਹਾਂ ਦੇ ਵਿੱਚੋਂ ਕਈ ਨੂੰ ਕਈਆਂ ਨੂੰ ਇਸਤਰੀ ਬਣ ਅਹ ਬਣਨਾ ਪੈਂਦਾ ਹੈ ਇਹਨਾਂ ਨੂੰ ਹੋਰ part ਕਰਨਾ ਪੈਂਦਾ ਹੈ ਇਹੇ part ਦਾ ਨਾਚ ਨੱਚਣ ਵੇਲੇ ਕੁੜੀਆਂ ਬਣੇ ਮੁੰਡੇ ਹੀ ਕਰ ਲੈਂਦੇ ਹਨ ਇਹਨਾਂ ਨੂੰ ਜਿਆਦਾ ਸਿੱਖਿਆ ਦੀ ਲੋੜ ਦੀ ਨਹੀਂ ਹੁੰਦੀ ਨਕਲਾਂ ਦੇ ਵਿੱਚ ਦਰਸ਼ਕਾਂ ਦੀ ਵੀ ਅਜਿਹੀ ਭੂਮਿਕਾ ਹੁੰਦੀ ਹੈ ਅਦਾਕਾਰਾਂ ਅਤੇ ਦਰਸ਼ਕਾਂ ਨੂੰ ਵਾਪਿਸ ਦੇਣ ਕਰਕੇ ਉਹ ਇਹੀ ਸੋਚਦੇ ਹਨ ਕਿ ਇਹਨਾਂ ਦਾ ਕੋਈ ਨਾ ਕੋਈ ਬੁਰਾ ਸੰਬੰਧ ਹੋਵੇਗਾ। ਗਲਤ ਦਰਸ਼ਕ

ਸਰੀਰਕ ਸ਼ਮੂਲੀਅਤ ਵੀ ਹੁੰਦੀ ਹੈ। ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਕਿਸੇ ਨਿੱਕੇ ਮੁੰਡੇ ਦੁਆਲਾ ਮਖੌਲ ਸਿਰਜਣਾ ਜਵਾਨ ਵਲ ਇਸ਼ਾਰਾ ਕਰਨਾ ਆਮ ਵਿਧੀ ਹੈ। ਇਸ ਤਰ੍ਹਾਂ ਜਦ ਰੰਗਾ ਬਿੱਲਾ ਮੂੰਹ ਚ ਮਾਰਦਾ ਹੈ ਤੇ ਬਿੱਲਾ ਕਹਿੰਦਾ ਹੈ ਨਾ ਮਾਰ ਉਏ। ਰੰਗਾ ਪੁੱਛਦਾ ਹੈ ਤੂੰ ਬਿੱਲਾ ਇੱਕ ਨਿੱਕੇ ਮੁੰਡੇ ਵੱਲ ਇਸ਼ਾਰਾ ਕਰਦੇ ਹੈ ਤੇ ਆਹ ਤੇਰਾ ਫੁੱਫੜ ਵੇਖਦਾ ਹੈ ਇਹ ਜਦੋਂ ਨਿੱਕੇ ਮੁੰਡੇ ਨੂੰ ਫੁੱਫੜ ਕਿਹਾ ਜਾਂਦਾ ਹੈ ਤਾਂ

ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ‘ਵੇਲ’ ਕਰਦੇ ਹਨ। ਜੇਕਰ ਦਰਸ਼ਕ ਵੇਲ ਕਿਸੇ ਮਨ-ਮਰਜੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸ ਨੂੰ ਕੋਲੋਂ ਸੱਦਾ ਲੈ ਲੈਂਦੀ ਹਨ, ਜਿਸਨੂੰ ਵੇਲ ਵੀ ਕਿਹਾ ਜਾਂਦਾ ਹੈ। ਮੰਚ ਦੇ ਪੱਖ ਦੇ ਵਿੱਚ ਨਕਲਾਂ ਸਮੂਹਿਕ ਤੇ ਖੁੱਲੇ ਚਿੱਤਰਾਂ ਦੀਆਂ ਧਾਰਨਾ ਹਨ ਇਹਨਾਂ ਦੀ ਪੇਸ਼ਕਾਰੀ ਖੁੱਲੇ ਅਖਾੜੇ ਦੇ ਵਿੱਚ ਲੋਕਾਂ ਲਈ ਹੁੰਦੀ ਹੈ।

ਹੱਥ ਦੇ ਵਿੱਚ ਫੜਿਆ ਜਾਂਦਾ ਹੈ ਬਾਕੀ ਕੰਮ ਇਸ਼ਾਰਿਆਂ ਦੇ ਨਾਲ ਹੀ ਕਰ ਲਿਆ ਜਾਂਦਾ ਹੈ। ਇੱਕ ਆਦਮੀ ਬਿਨ੍ਹਾਂ ਬਸਤਰ ਬੰਨਿਆਂ ਸਿਰ ਤੇ ਸਾਫ ਪੱਗ ਰੱਖ ਕੇ ਕੁੜੀ ਵੱਲ ਜਾਂਦਾ ਹੈ। ਫਿਰ ਉਹ ਸਿਰ ਤੇ ਬੰਨ ਕੇ ਪਿਓ ਦੇ ਪਿਓ ਬਣ ਜਾਂਦਾ ਹੈ। ਇੱਕ ਵਾਰ ਬੋਲਣ ਨਾਲ ਹੀ ਦਰਸ਼ਕ ਬਦਲ ਜਾਂਦਾ ਹੈ ਕੋਈ ਕੋਈ ਨਵੀਂ ਸਜਾਵਟ ਦਾ ਆਰੰਭ ਰਚਨ ਦੀ ਲੋੜ ਨਹੀਂ ਪੈਂਦੀ ਦਰਸ਼ਕ ਉਸਨੂੰ ਹੀ ਸਹਿਜ ਹੀ ਸਮਝ ਲੈਂਦੇ ਹਨ। ਅਦਾਕਾਰ ਆਪਣੀ ਕਲਾ ਦੇ ਜੋਰ ਵਿਖਾ ਕੇ ਦਰਸ਼ਕਾਂ ਨੂੰ ਕੀਲਦਾ ਹੈ ਨਾ ਕਿ ਰੁਸਾਉਂਦਾ ਹੈ ਵਸਤਾਂ ਦੇ ਵਿੱਚ ਹੀ ਹੋਰ ਬਨਾਉਟੀ ਤਾਕਤਾਂ ਦੇ ਵਿੱਚ ਨਕਲਾਂ ਖੇਡਣ ਦੇ ਲਈ ਇਹਨਾਂ ਪ੍ਰਕਾਰਾ ਦੇ ਪੀੜ ਦੀ ਵਰਤੋਂ ਕੀਤੀ ਜਾਂਦੀ ਹੈ। ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਹੁੰਦੇ ਹਨ ਜੋ ਕਿ ਪੀੜ ਵਰਤਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਤੇ ਕਿਸਮਾਂ ਖੇਡੀਆਂ ਜਾਂਦੀਆ ਹਨ ਮੁੰਡਾ ਜੰਮਣ ਤੇ, ਤੇ ਉਸਦੇ ਵਿਆਹ ਤੇ ਤੀਜੀ ਪ੍ਰਕਾਰ ਦਾ ਅਖਾੜਾ ਖੁੱਲੇ ਚ ਹੁੰਦਾ ਹੈ ਇਸਦੇ ਵਿੱਚ ਨਕਲਾਂ ਅਤੇ ਇਸਦੇ ਵਿੱਚ ਕਈ ਪ੍ਰਕਾਰ ਦੀਆਂ ਨਕਲਾਂ ਹੁੰਦੀਆਂ ਹਨ। ਬੇਸ਼ੱਕ ਬੇਸ਼ੱਕ ਇਹੇ ਆਧੁਨਿਕ ਤਕਨੋਲੋਜੀ ਕਰਕੇ ਮਨੋਰੰਜਨ ਦੇ ਨਵੇਂ-ਨਵੇਂ ਤੋਂ ਨਵੇਂ ਸਾਧਨ ਲੱਭ ਰਹੇ ਹਨ। ਫਿਰ ਵੀ ਨਕਲਾਂ ਦੀ ਆਪਣੀ ਮਹੱਤਤਾ ਹੈ ਇਸ ਕਰਕੇ ਜਦੋਂ ਕਿਤੇ ਵੀ ਨਕਲਾਂ ਹੁੰਦੀ ਹੈ ਤਾਂ ਲੋਕ ਬੜੀ ਦਿਲਚਸਪੀ ਨਾਲ ਇਹਨਾਂ ਨੂੰ ਵੇਖਦੇ ਹਨ। ਪੰਜਾਬੀ ਦੀਆਂ ਲੋਕ ਨਕਲਾਂ ਪਾਠ ਦੇ ਆਧਾਰ ਤੇ ਲੋਕ ਨਕਲਾਂ ਦੀ ਹੋਰ ਕੀ ਹੁੰਦੀ ਹੈ। ਨਕਲਾਂ ਕਰਨ ਵਾਲੇ ਕਲਾਕਾਰ ਕੁੱਝ ਖੋਜਾਂ ਨੂੰ ਵਿਚਾਰ ਕੇ ਇਹੀ ਦਿੰਦੇ ਹਨ ਕਿ ਨਕਲਾਂ ਦੌਰਾਨ ਲੋਕ ਵਧ ਚੜ ਕੇ ਜੋੜੀ ਤੇ ਆਪਣੇ-ਆਪਣੇ ਰਿਸ਼ਤੇਦਾਰ ਜਿਤਾਉਣ ਦੇ ਵੇਲ ਕਰਾਉਂਦੇ ਹਨ ਜਦੋਂ ਨਕਲਾਂ ਖਤਮ ਹੋ ਜਾਂਦੀਆਂ ਹਨ ਤਾਂ ਮੁੰਡੇ ਦੇ ਮਾਮੇ ਥਾਲੀ ਦੇ ਵਿੱਚ ਕੁੱਝ ਰੁਪਏ ਰੱਖ ਕੇ ਉਹਨਾਂ ਨੂੰ ਵੇਲ ਕਰਾਉਂਦੇ ਹਨ ਤੇ ਕੁੱਝ ਨੂੰ ਭੰਡ ਅੜੀ ਕਰਕੇ ਬਿਠਾ ਦਿੰਦੇ ਹਨ। ਸਸ੍ਰੀਆਕਲ ਜੀ ਅਜੇ ਮੈਂ ਤਵਾਡੀ ਨਾਲ ਇਹੀ ਜਾਏ ਗਾਲਾਂ ਸੰਝਿਯਾਂ ਕਰਨ ਜਾ ਰਿਯ ਆਯ ਅਪਨੀ ਪੰਜਾਬ ਦੇ ਬਰੀ ਪੰਜਾਬ ਦੇ ਬਰੀ ਚਰਚਾ ਕਰਨ ਜਾ ਰਿਯ ਕੀ ਆਪਣੇ ਪੰਜਾਬ ਵਿਚ ਅੱਜਕਲ ਕੀ ਕਿ ਕੁਛ ਚਲ ਰਿਹਾ ਜੋ ਸਹੀ ਨੀ ਹੈਂ ਠੀਕ ਹੈ ਪਹਿਲਾ ਤਾਂ ਬਾਦਦੇ ਹੋਏ ਨਸ਼ੇ ਪੰਜਾਬ ਵਿਚ ਬਹੁਤ ਹੀ ਨਸ਼ੇ ਬੱਧ ਰਹੇ ਹਨ ਨਾਸ਼ੇਯਾਂ ਦੇ ਸਾਨੂ ਰੋਕ ਲਾਉਣੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਵੀ ਹੇਠ ਬਣ ਕੇ ਬੇਨਤੀ ਕੀਤੀ ਗਯੀ ਹੈ ਕੀ ਨਾਸ਼ੇਯਾਂ ਤੇ ਕੋਈ ਨਾ ਕੋਈ action ਲਿਆ ਜਾਵੇ ਨਾਸ਼ਯਾ ਨੂ ਰੁਕਣ ਦੇ ਲਈ